ਮੇਰੇ ਪਿਆਰੇ ਦੇਸ਼ਵਾਸੀਓ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਪਿਛਲੇ ਦਿਨਾਂ ਵਿੱਚ ਜੰਮੂਕਸ਼ਮੀਰ ਦੇ ਉੜੀ ਖੇਤਰ ਵਿੱਚ ਇੱਕ ਦਹਿਸ਼ਤੀ ਹਮਲੇ ਵਿੱਚ ਅਸੀਂ ਦੇਸ਼ ਦੇ 18 ਵੀਰ ਸਪੂਤਾਂ ਨੂੰ ਖੋ ਦਿੱਤਾ ਹੈ ਮੈਂ ਇਨ੍ਹਾਂ ਸਾਰੇ ਬਹਾਦਰ ਸੈਨਿਕਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਇਹ ਕਾਇਰਤਾ ਦੀ ਘਟਨਾ ਪੂਰੇ ਦੇਸ਼ ਨੂੰ ਖਿੰਡਾਉਣ ਲਈ ਕਾਫੀ ਸੀ ਦੇਸ਼ ਵਿੱਚ ਸੋਗ ਵੀ ਹੈ ਗੁੱਸਾ ਵੀ ਹੈ ਅਤੇ ਇਹ ਨੁਕਸਾਨ ਸਿਰਫ਼ ਉਨ੍ਹਾਂ ਪਰਿਵਾਰਾਂ ਦਾ ਨਹੀਂ ਹੈ ਜਿਨ੍ਹਾਂ ਨੇ ਆਪਣਾ ਬੇਟਾ ਖੋਇਆ ਭਰਾ ਖੋਇਆ ਪਤੀ ਖੋਇਆ ਇਹ ਨੁਕਸਾਨ ਪੂਰੇ ਰਾਸ਼ਟਰ ਦਾ ਹੈ ਅਤੇ ਇਸ ਲਈ ਮੈਂ ਦੇਸ਼ਵਾਸੀਆਂ ਨੂੰ ਅੱਜ ਇੰਨਾ ਹੀ ਕਹਾਂਗਾ ਅਤੇ ਜੋ ਮੈਂ ਉਸ ਦਿਨ ਕਿਹਾ ਸੀ ਮੈਂ ਅੱਜ ਉਸ ਨੂੰ ਮੁੜ ਦੁਹਰਾਉਣਾ ਚਾਹੁੰਦਾ ਹਾਂ ਕਿ ਦੋਸ਼ੀ ਸਜ਼ਾ ਪਾ ਕੇ ਹੀ ਰਹਿਣਗੇ
ਮੇਰੇ ਪਿਆਰੇ ਦੇਸ਼ਵਾਸੀਓ ਸਾਨੂੰ ਆਪਣੀ ਸੈਨਾ ਤੇ ਭਰੋਸਾ ਹੈ ਉਹ ਆਪਣੇ ਸਾਹਸ ਨਾਲ ਅਜਿਹੀ ਹਰ ਸਾਜਿਸ਼ ਨੂੰ ਨਾਕਾਮ ਕਰਨਗੇ ਅਤੇ ਦੇਸ਼ ਦੇ ਸਵਾ ਸੌ ਕਰੋੜ ਦੇਸ਼ਵਾਸੀ ਸੁਖ ਚੈਨ ਦੀ ਜ਼ਿੰਦਗੀ ਜੀ ਸਕਣ ਇਸ ਲਈ ਉਹ ਸਾਹਸ ਦੇ ਸਿਖਰ ਤੇ ਜਾਣ ਵਾਲੇ ਲੋਕ ਹਨ ਸਾਡੀ ਸੈਨਾ ਤੇ ਸਾਨੂੰ ਮਾਣ ਹੈ ਸਾਡੇ ਨਾਗਰਿਕਾਂ ਲਈ ਰਾਜਨੇਤਾਵਾਂ ਲਈ ਬੋਲਣ ਦੇ ਕਈ ਅਵਸਰ ਹੁੰਦੇ ਹਨ ਅਸੀਂ ਬੋਲਦੇ ਵੀ ਹਾਂ ਪਰ ਸੈਨਾ ਬੋਲਦੀ ਨਹੀਂ ਹੈ ਸੈਨਾ ਕੰਮ ਕਰਦੀ ਹੈ

ਮੇਰੇ ਪਿਆਰੇ ਦੇਸ਼ਵਾਸੀਓ ਸ਼੍ਰੀਮਾਨ ਟੀ

7 ਸੈਕੰਡ ਘੱਟ ਸਮੇਂ ਵਿੱਚ 1500 ਮੀਟਰ ਦੌੜ ਵਿੱਚ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਇੰਨਾ ਹੀ ਨਹੀਂ ਮੈਨੂੰ ਹੈਰਾਨੀ ਤਾਂ ਉਦੋਂ ਹੋਈ ਕਿ ਦਿੱਵਯਾਂਗਾਂ ਵਿੱਚ ਜਿਸਦਾ ਚੌਥਾ ਨੰਬਰ ਆਇਆ ਦੌੜਾਕ ਹੋਣ ਦੇ ਨਾਤੇ ਕੋਈ ਮੈਡਲ ਨਹੀਂ ਮਿਲਿਆ ਉਹ ਜਨਰਲ ਦੌੜਾਕਾਂ ਵਿੱਚ ਗੋਲਡ ਮੈਡਲ ਲੈਣ ਵਾਲੇ ਤੋਂ ਵੀ ਘੱਟ ਸਮੇਂ ਵਿੱਚ ਦੌੜਿਆ ਸੀ ਮੈਂ ਫਿਰ ਇੱਕ ਵਾਰ ਆਪਣੇ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਬਹੁਤਬਹੁਤ ਵਧਾਈ ਦਿੰਦਾ ਹਾਂ ਅਤੇ ਆਉਣ ਵਾਲੇ ਦਿਨਾਂ ਵਿੱਚ ਭਾਰਤ ਪੈਰਾਲੰਪਿਕਸ ਲਈ ਵੀ ਉਸਦੇ ਵਿਕਾਸ ਲਈ ਵੀ ਇੱਕ ਸੁਚਾਰੂ ਯੋਜਨਾ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ

ਮੇਰੇ ਪਿਆਰੇ ਦੇਸ਼ਵਾਸੀਓ ਅਗਲੇ ਹਫ਼ਤੇ ਨਵਰਾਤ੍ਰੇ ਅਤੇ ਦੁਰਗਾ ਪੂਜਾ ਦਾ ਤਿਓਹਾਰ ਦੁਸਹਿਰੇ ਦਾ ਤਿਓਹਾਰ ਦੀਵਾਲੀ ਦੀਆਂ ਤਿਆਰੀਆਂ ਇੱਕ ਪ੍ਰਕਾਰ ਨਾਲ ਅਲੱਗ ਜਿਹਾ ਮਾਹੌਲ ਪੂਰੇ ਦੇਸ਼ ਵਿੱਚ ਹੁੰਦਾ ਹੈ ਇਹ ਸ਼ਕਤੀ ਉਪਾਸਨਾ ਦਾ ਤਿਓਹਾਰ ਹੁੰਦਾ ਹੈ ਸਮਾਜ ਦੀ ਏਕਤਾ ਹੀ ਦੇਸ਼ ਦੀ ਸ਼ਕਤੀ ਹੁੰਦੀ ਹੈ ਚਾਹੇ ਨਵਰਾਤ੍ਰੇ ਹੋਣ ਜਾਂ ਦੁਰਗਾ ਪੂਜਾ ਹੋਵੇ ਇਹ ਸ਼ਕਤੀ ਦੀ ਉਪਾਸਨਾ ਹੈ ਸਮਾਜ ਦੀ ਏਕਤਾ ਦੀ ਉਪਾਸਨਾ ਦਾ ਤਿਓਹਾਰ ਕਿਵੇਂ ਬਣੇ ਜਨਜਨ ਨੂੰ ਜੋੜਨ ਵਾਲ ਤਿਓਹਾਰ ਕਿਵੇਂ ਬਣੇ ਅਤੇ ਉਹ ਹੀ ਸੱਚੀ ਸ਼ਕਤੀ ਦੀ ਸਾਧਨਾ ਹੋਵੇ ਅਤੇ ਤਾਂ ਜਾ ਕੇ ਅਸੀਂ ਮਿਲ ਕੇ ਵਿਜੈ ਦਾ ਤਿਓਹਾਰ ਮਨਾ ਸਕਦੇ ਹਾਂ ਆਓ ਸ਼ਕਤੀ ਦੀ ਸਾਧਨਾ ਕਰੀਏ ਏਕਤਾ ਦੇ ਮੰਤਰ ਨੂੰ ਲੈ ਕੇ ਚਲੀਏ ਰਾਸ਼ਟਰ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣ ਲਈ ਸ਼ਾਂਤੀ ਏਕਤਾ ਸਦਭਾਵਨਾ ਨਾਲ ਨਵਰਾਤ੍ਰੇ ਅਤੇ ਦੁਰਗਾ ਪੂਜਾ ਦਾ ਤਿਓਹਾਰ ਮਨਾਈਏ ਵਿਜੈਦਸ਼ਮੀ ਦੀ ਵਿਜੈ ਮਨਾਈਏ
ਬਹੁਤਬਹੁਤ ਧੰਨਵਾਦ